online ਹੋਣ ਦੇ ਬਾਵਜੂਦ ਕੰਮ ਹੈ ਚਲੋ ਜਿਹੜਾ

ਆਪਦੇ ਵੀ ਬੱਚੇ ਘਰ ਓਹ ਵੀ, ਫਿਰ ਨਹੀਂ ਕਰ.

ਕੁਝ ਹਾਂਜੀ ਆਪਾਂ ਨੂੰ ਕਰਨਾ ਚਾਹਿਦਾ ਹੈ ਨਾਲ-ਨਾਲ ਕੰਮ ਦੇ

ਆਪਣੀ ਆਪਣੇ ਬੱਚਿਆਂ ਦੀ ਵਾਲੀ ਜਿਹੜੀ generation ਹੈ. ਇਨ੍ਹਾਂ ਲਈ ਬੜੀ ਚੀਜ ਦੀ ਲੋੜ ਹੈ. ਇਸ ਚੀਜ ਦੀ. ਹਾਂ. ਓਹ ਫਿਰ ਨਾ ਤੇ proper ਖਾਂਦੇ-ਪੀਂਦੇ ਹੈ. ਇਹ ਤਾਂ ਹੈ ਨਹੀਂ ਵੀ ਸੁਭਾਹ ਨਾਸ਼੍ਤਾ ਕਰਕੇ ਓਹ ਵੀ ਨਹੀਂ.

ਕਿੰਨਾ ਕ ਹਾਂਜੀ. ਨਾ ਤਾਂ ਓਹ ਅਪਨੇ physical fit ਰਹਿੰਦੇ ਹੈ.

physical fit ਰਹਿਣਗੇ ਤਾਂਹੀ ਅੱਗੇ ਕੁਝ ਮਨੋਰੰਜਨ ਕਰ.

proper ਅਅ work ਕਰੇਗਾ ਜੇ ਆਪਾਂ ਪੇਟ ਹੀ ਨਹੀਂ ਭਰੀਆਂ ਹੋਏਗਾ. ਭੁੱਖ ਦੇ ਨਾਲ ਆਪਾਂ ਕੰਮ ਹੀ ਨਹੀਂ ਕਰ ਸਕਦੇ.

ਖੇਡਾਂ ਹੁੰਦੀਆਂ ਨੇ. player ਓਹੀ ਗੱਲ ਹੈ ਕਿੱਥੋਂ ਬਣਨਗੇ ਜਦੋਂ ਆਪਾਂ ਅਅ ਉਨ੍ਹਾਂ ਤੇ ਇੰਨਾ ਬੋਝ ਹੀ ਪਾ ਦਿੰਨੇ ਹੈ.

ਅਅ ਪੜਾਈ ਦੇ ਨਾਲ ਜਿਹੜੀ ਕਿ ਉਨ੍ਹਾਂ ਦੇ, ਆਪਣਾ ਖਾਣਾ ਵਗੈਰਾ ਵੀ proper ਹੋਏ. ਅਪਨੀ care, study ਹੋਏ ਨਾਲ.

ਹਾਂਜੀ.

ਆਪਣੀਆਂ physical ਹੋਣਾ ਚਾਹਿਦਾ ਹੈ work ਕਿਤੇ ਨਾ ਕਿਤੇ ਬੱਚਿਆਂ ਦਾ.

ਤਾਂ ਹੀ ਵਧਿਆ ਹੈ ਵਾਲਾ subject ਜਿਹੜਾ ਕਿ ਬੱਚੇ ਵਧਿਆ ਮਨੋਰੰਜਨ ਕਰਦੇ ਪੜ੍ਹਾਈ ਦੇ ਨਾਲ-ਨਾਲ.

ਆ ਕੇ ਹੀ. ਹਾਂਜੀ. ਬੱਚਿਆਂ ਦੇ mind ਵਿੱਚ ਹੁੰਦਾ ਹੈ ਵੀ

ਹਾਂਜੀ. ਖੁਦ ਲਈ self-dependent ਤਾਂ ਓਹ ਬਣ ਹੀ ਜਾਂਦੇ ਨੇ.

ਪਹਿਲਾਂ ਤਾਂ ਵਧੀਆ ਹੈ system ਹੈ ਜਿਹੜਾ ਕਿ ਅਪਨੇ ਓਹ ਕੰਮ ਚਲਾ ਸਕਣ ਤੋਂ ਬਾਅਦ ਅਪਨੇ ਘਰੇ ਬੈਠ ਕੇ ਕੰਮ ਕਰ ਸਕਦੇ ਹੈ .

ਹਾਂਜੀ, ਮਨੋਰੰਜਨ ਦੇ ਨਾਲ-ਨਾਲ ਵਧੀਆ ਨਾਲ study ਵੀ ਚਲ ਰਹੀ ਹੈ ਤੇ ਹੋਰ ਵਧੀਆ ਕੁਝ ਸਿੱਖ ਵੀ ਰਹੇ ਹੈ.

ਸੁਣਾਓ ma'am. ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ.

ਬਸ ਜੀ ma'am ਵਧੀਆ. ਠੀਕ ਹੈ ਜੀ ਫਿਰ.

ਹਾਂ ਨਮਸ਼ਕਾਰ mam ਕਿਆ ਹਾਲ ਹੈ ਬਸ ਬਢਿਯਾ ਆਪ ਬਤਾਈਏ ਕਿਸੇ ਹੋ

ਅੱਜ ਦਾ ਜੋ topic ਹੈ ਉਹ ਆਪਣਾ ਹੈ

ਬਿਲਕੁਲ ah ਬਹੁਤ ਸਾਰੇ ਲੋਕ ਜਿਹੇ ਹੁੰਦੇ ਆ

ਪਤਾ ਹੀ ਨਹੀ ਹੈ ਕਿ skin ਦੀ care ਕਿਦਾਂ ਕਰਨੀ ਹੈ teen age ਦੇ ਵਿੱਚ ਕਿਦਾਂ ਕਰਨੀ ਹੈ ਹਨਾ ah ਤੇ teen ager ਨੂੰ ਕਿਦਾਂ ਸੰਭਾਲਣਾ

teen age ਦੇ ਵਿੱਚ ਜੋ ਏਕਨੇ ਆਉਂਦੇ ਆ ਉਹ ਕਿਉਂ ਆਉਂਦੇ ਆ ਉਹ Harmon imbalance ਨਾਲ ਆਉਂਦੇ ਆ

cleans ਨੀ ਹੋ ਰਿਹਾ body ਉਹ blood purification ਨਹੀ ਹੋ ਰਹੀ ਹੈ ਜਿਸ ਕਰਕੇ ਉਹਨਾਂ ਦੇ acne ਆ ਰਹੇ ਆ

ah ਪਹਿਲਾਂ ਦੇ ਜਮਾਨੇ ਵਿੱਚ ਕੀ ਹੁੰਦਾ ਸੀਗਾ ah ਕੀ ਆਪਾਂ ਦੇਖਦੇ ਸੀਗੇ ਕਿਸੇ ਦੇ ਜਾਪੇ ਦੇ ਵਿੱਚ ah pigmentation ਆਉਂਦੀਆਂ ਸੀਗੀਆਂ

ਹਨਾ ਤੇ but ਹੁਣ ਅੱਜਕਲ ਕੀ ਹੋ ਰਿਹਾ

teen agers ਨੂੰ collage going ah students ਨੂੰ ਦੇਖਦੀ ਹਾਂ ਕਿ ਉਹਨਾਂ ਦੇ ਦੀਆਂ complaint ਕਿ ਸਾਡੇ franker's ਆਗੇ ਸਾਡੇ pigmentation ਆ ਗੀ

ਸਾਡੀ skin extra oily ਹੋ ਰਹੀ ਹੈ but ਉਹਨਾਂ ਨੂੰ reasons ਨਹੀ ਪਤਾ

diet effect ਕਰਦੀ ਹੈ ਉਹਨਾਂ ਦੀ body ਨੂੰ

ਹਰ ਬੰਦਾ ਮਤਲਬ ਇਸ time ਦੇ ਵਿੱਚ ਉਹ ਚਾਹੁੰਦਾ ਹੈ ਕਿ ਮੈਂ ਆਪਣੇ ਆਪ look ਜਿਹੜੀ ਹੈ ਉਹ ਵਧੀਆ ਦਿਖਾਵਾਂ ਲੋਕ ਇਸ ਇਸ ਗੱਲ ਦੇ ਪਿੱਛੇ ਬਹੁਤ ਭੱਜਦੇ ਆ ਕੀ ਮੈਂ ਇਸ face wash use ਕਰ ਲਵਾ ਇਹ cream use ਕਰ ਲਵਾਂ

ਦੇ ਵਿੱਚ product ਦੀ ਕੀ ਹੈ TV ਤੇ adds ਦੇਖ ਕੇ

ਹਾਂ ਉਹ attract ਹੋ ਜਾਂਦੇ ਆ but ਉਹ realty ਨੀ ah ਸੋਚਦੇ ਕੀ ਇਹ product ਦੇ ਵਿੱਚ ah ਕੀ problem ਆ ਰਹੀ ਹੈ ਥੋੜੇ ਦਿਨ ਪਹਿਲਾਂ ਹੀ ਮੇਰੇ ਕੋਲ ਇੱਕ patient ਆਇਆ

ਇੱਦਾਂ ਨਾਲ deal ਕਰ ਇਹਨੂੰ just homecare ਦੇ ਨਾਲ ਇਹਨੂੰ clear ਕਰ

ਅੱਜ ਕੱਲ ਦੀ ਜਿਹੜੀ generation ਇਹ ਸਮਝਣ ਨੂੰ ਤਿਆਰ ਨਹੀ ਉਹ homecare ਨੂੰ adopt ਨਹੀ ਕਰਨਾ ਚਾਹੁੰਦੇ ਉਹ artificially facial ਤੇ acidic acid ਵੱਲ ਭੱਜ ਰਹੇ ਨੇ

acids

ਉਹਨੇ acid ਤੇ acid ਦੇਤਾ

ਕੀ ਸੀ ਬੱਚੇ ਦੀ skin ਬਹੁਤ sensitive ਸੀ ਉਹਦੇ ਨਾਲ ਉਹ skin ਲਾਲ ਹੋ ਗਈ and you cant imagine ਕੀ ਉਹ skin ਦੋ ਦਿਨ ਦੇ ਬਾਦ ਦੇਖਣ ਯੋਗ ਵੀ ਨਹੀ ਰਹੀ ਬਿਲਕੁਲ ਇਹਨਾਂ ਨੂੰ ਇਹਨਾ ਚੀਜ਼ਾਂ ਦਾ ਬਿਲਕੁਲ ਵੀ ਪਤਾ ਨਹੀ ਹੁੰਦਾ ਕਿ ਇਹ ਸਾਡੇ ਲਈ

ਚੀਜ਼ਾਂ ਸਾਬਿਤ ਹੋ ਸਕਦੀਆਂ ਆਉਣ ਵਾਲੇ ਟੀਮ ਵਿੱਚ ਕੁਛ time ਲਈ ਤਾਂ ਆਪਣੀ skin ਜਿਹੜੀ ਬਹੁਤ ਵਧੀਆ look ਜਿਹੜੀ ਹੈ ਉਹ ਨੋ doubt ਹੁੰਦੀ ਹੈ skin

ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਨਹੀ ਪਤਾ ਹੁੰਦਾ ਕੀ ਇਹ ਜਿਹੜੀਆਂ ਨੇ internal ਜਿਹੜੀਆਂ ਨੇ problems ਨੇ

ਆਪਣੇ ਪੰਜਾਬੀਆਂ ਚ ਨਾ ਬੜਾ ਹੀ ਮਿੱਠਾ ਫਲਾਨਾ ਬੰਦਾ ਇਹ cream ਲਗਾ ਰਿਹਾ ਫਲਾਨਾ ਬੰਦਾ ਇਹ treatment ਲਈ ਰਿਹਾ

ਉਹ ਇਹ ਨੀ ਦੇਖਦੇ ਕੀ ਮੇਰਾ blood group ਕਿਹੜਾ ਯਾ ਮੇਰਾ ਜੋ ਵੀ ਹੈ

ਜੀ ਬਿਲਕੁਲ

ਦੇ ਵਿੱਚ ਜਦੋਂ mam ਤੁਹਾਡੇ ਕੋਲ ਅਗਰ ਕੋਈ customer ਆਉਂਦਾ ਜਿਸ ਦੇ ਬਹੁਤ ਜਿਆਦਾ acne ਹੋਣ ਯਾ skin burn ਹੋਵੇ ਤਾਂ ਉਹ makeup ਵੀ ਚੰਗਾ ਕਰਵਾਉਣਾ ਚਾਹੁੰਦਾ ਹੋਵੇ ਮਤਲਬ ਘੱਟ ਪੈਸੇ ਦੇ ਵਿੱਚ ਕਰਵਾਉਣਾ ਚਾਹੁੰਦਾ ਹੋਵੇ ਏਹੋਜਿਹੀ situation ਵਿੱਚ ਤੁਸੀਂ ਕੀ ਕਰੋਗੇ mam basically makeup ਤੁਸੀਂ ਜੋ ਮਰਜ਼ੀ use ਕਰਲੋ branded ਕਰਲੋ either non branded ਕਰਲੋ according to customer

ਸਭ ਤੋਂ ਪਹਿਲਾਂ ਉਹਦਾ important ਹੈ ਉਹਦਾ CTM

ਕਿਹੜਾ serum ਮੈਨੂੰ suit ਕਰਦਾ

ਉੱਪਰ sun block ਲਗਾ ਕਿ ਉਹਦੇ ਉੱਪਰ ਤੁਸੀਂ primer fix ਕਰੋ ਜਾਂ ਆਪਣਾ next step primer foundation consoling what ever ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ